ਘੁੰਮੇਗੇ ਜਾ ਕੇ ਹੁਣ ਇਹ ਤਾਂ ਸੁਪਨਾ ਹੀ ਰਹਿ ਗਿਆ ਹੁਣ, ਸੁਪਨੇ 'ਚ ਜਾਓ ਘੁੰਮੋ ਸੁੰਪਟ ਸੁਪਨੇ 'ਚ ਘੁੰਮ ਕੇ ਆ ਜਾਓ

ਤੁਸੀਂ ਵੀ ਸਿੰਮੀ ਧਿਆਨ ਰੱਖਿਓ ਆਪਣਾ ਹਨਾ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

ਸਤਿ ਸ੍ਰੀ ਅਕਾਲ ਜੀ ਮੈਂ ਆਪਣਾ ਵੰਸ਼ਿਕਾ ਸ਼ਰਮਾ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ ਪੇਸ਼ ਕਰਨ ਜਾ ਰਹੀ ਹਾਂ, ਜਿਸਦਾ ਨਾਮ ਹੈ, ਪੰਜਾਬੀ ਭਾਸ਼ਾ ਦਾ topic ਨਾਮ ਹੈ ਪੰਜਾਬੀ ਭਾਸ਼ਾ ਅਤੇ ਵੱਖ ਵੱਖ ਭਾਸ਼ਾਈ ਵੰਨਗੀਆਂ ਪੰਜਾਬੀ ਭਾਸ਼ਾ ਤੋਂ ਭਾਵ ਇਸਦੇ ਟਕਸ਼ਾਲੀ ਰੂਪ ਤੋਂ ਹੈ, ਹਰ ਪੰਜਾਬੀ ਆਪਣੀ ਨਿਤ ਵਰਤੋਂ ਵਿੱਚ ਸਿਰਫ਼ ਟਕਸ਼ਾਲੀ ਰੂਪ ਦੀ ਹੀ ਵਰਤੋਂ ਨਹੀਂ ਕਰਦਾ ਸਗੋਂ ਪੰਜਾਬ ਦੇ ਵੱਖ ਵੱਖ ਕਿੱਤਾ ਖੇਤਰਾਂ ਵਿੱਚ ਕੰਮ ਕਰਨ ਬਾਰੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਵੱਖ ਵੱਖ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਾਰੀਆਂ ਵੰਨਗੀਆਂ ਪੰਜਾਬੀ ਭਾਸ਼ਾ ਦੇ ਕੇਂਦਰੀ ਜਾਂ ਟਕਸ਼ਾਲੀ ਰੂਪ ਨਾਲ ਜੁੜਿਆ ਹੋਇਆ ਹਨ, ਪੰਜਾਬੀ ਭਾਸ਼ਾ ਦਾ ਵੰਨਗੀਆਂ ਉੱਤੇ ਹੈ, ਪੰਜਾਬੀ ਭਾਸ਼ਾ ਦੀ ਹਰ ਅਜਿਹੀ ਵੰਨਗੀ ਭਾਵੇਂ ਉਹ ਕਿਸੇ ਵੀ ਇਲਾਕੇ ਵਿੱਚ ਬੋਲੀ ਜਾਂਦੀ ਹੈ ਜਾਂ ਕਿਸੇ ਵੀ ਕਿੱਤੇ ਦੇ ਕਰਨ ਨਾਲ ਬੋਲੀ ਜਾਂਦੀ ਹੈ, ਪਰ ਉਹਨਾਂ ਨਾਲ ਮੱਧਿਅਮ ਵਜੋਂ ਵਰਤੀ ਜਾਂਦੀ ਹੈ, ਵਿਆਕਰਨ ਪੱਖੋਂ ਪੰਜਾਬੀ ਦੀ ਦੂਜੀਆਂ ਸਾਰੀਆਂ ਵੰਨਗੀਆਂ ਨਾਲ ਮਿਲਦੀ ਜੁਲਦੀ ਹੈ ਭਾਵ ਇਹਨਾਂ ਸਾਰੀਆਂ ਵੰਨਗੀਆਂ ਵਿੱਚ ਕੰਮ ਕਰ ਰਹੇ ਜ਼ਿਆਦਾਤਰ ਨਿਯਮ ਸਾਂਝੇ ਹੁੰਦੇ ਹਨ, ਪੰਜਾਬੀ ਭਾਸ਼ਾ ਦੀ ਅਜਿਹੀਆਂ ਇਹਨਾਂ ਸਾਰੀਆਂ ਵੰਨਗੀਆਂ ਬਾਰੇ ਹੇਠ ਦਿੱਤਾ ਵਿਚਕਾਰ ਦਿੱਤਾ ਗਿਆ ਹੈ ਪੰਜਾਬੀ ਭਾਸ਼ਾ ਦੀ ਇਕਾਈ ਵੰਨਗੀਆਂ ਜਾਂ ਰੂਪਾਂ ਨੂੰ ਆਮ ਤੌਰ ਤੇ ਭਾਸ਼ਾਵਾਂ dialect ਕਿਹਾ ਜਾਂਦਾ ਹੈ ਵੱਖ ਵੱਖ ਭਾਸ਼ਾਵਾਂ ਦੇ ਇਤਿਹਾਸਕ ਉੱਤੇ ਨਜ਼ਰ ਮਾਰਿਆ ਪਤਾ ਲੱਗਦਾ ਹੈ, ਕਿ ਭੂਗੋਲਿਕ ਅਤੇ ਕਈ ਤਰ੍ਹਾਂ ਦੀ ਹੱਦ ਵੰਨ~ ਕਰਨ ਇਹਨਾਂ ਭਾਸ਼ਾਵਾਂ ਵਿਚਕਾਰ ਅਤੇ ਤਾਲਮੇਲ ਜਾਂ ਸੰਬੰਧ ਇੰਨਾ ਘੱਟ ਜਾਂਦਾ ਹੈ ਕਿ ਇਹ ਸਮਾਂ ਪਾ ਕੇ ਵੱਖ ਵੱਖ ਭਾਸ਼ਾਵਾਂ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਹਨ। ਅੱਧੇ ਨਾਲ ਵੱ~ ਵੱਧ ਪੰਜਾਬੀ ਬੋਲਣ ਵਾਲੇ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ ਹੈ ਪੰਜਾਬ ਦੇ ਲੋਕ ਦਾ ਆਪੋ ਵਿੱਚ ਕਈ ਸਿੱਧਾ ਤਾਲਮੇਲ ਨਹੀਂ ਰਿਹਾ ਪਰ ਆਧੁਨਿਕ ਸੰਚਾਰ ਮਾਧਿਅਮਾਂ ਰਾਹੀਂ ਭਾਸ਼ਾਈ ਸੰਪਰਕ ਕਾਇਮ ਹੋਣ ਕਾਰਨ ਦੋ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਵੱਖ ਵੱਖ ਜ਼ੁਬਾਾਨਾਂ ਬਣਨ ਦਾ ਕੋਈ ਨਜ਼ਰ ਨਹੀਂ ਆਉਂਦਾ ਇਕਾਈ ਵੇਰਕਾ ਦੇ ਨਾਲ ਨਾਲ ਪਾਕਿਸਤਾਨੀ ਪੰਜਾਬ ਦੇ ਭਾਰਤੀ ਪੰਜਾਬ ਦੀ ਦੋ ਵੱਖਰੀਆਂ ਪਰ ਬਹੁਤ ਹੱਦ ਤੱਕ ਮਿਲਦੀਆਂ ਜੁਲਦੀਆਂ, ਦੋ ਕੇਂਦਰੀਆਂ ਵੰਨਗੀ ਰੂਪ ਉਤਪੰਨ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

ਲੋੜ ਮੁਤਾਬਿਕ ਸਹਿਜ ਸੁਭਾਅ ਹੀ ਵੱਖ ਵੱਖ ਪੰਜਾਬੀ ਵੰਨਗੀਆਂ ਰੂਪਾਂ ਦਾ ਦੀ ਵਰਤੋਂ ਕਰਦਾ ਰਹਿੰਦਾ ਹੈ ਜਾਂ ਕਰ ਸਕਦਾ ਹੈ, ਪਰ ਵਿਅਕਤੀ ਵੱਖ ਵੱਖ ਕਿੱਤਿਆਂ ਜਾਂ ਵਿਸ਼ਿਆਂ ਨਾਲ ਸੰਬੰਧਤ ਗਿਆਨ ਗੋਸ਼ਟੀ ਸਮੇਂ ਤੇ ਲੋੜ ਅਨੁਸਾਰ ਉਸ ਕਿੱਤੇ ਦੇ ਵਿਸ਼ੇਸ਼ ਦੇ ਖੇਤਰ ਨਾਲ ਸੰਬੰਧਿਤ ਸ਼ਬਦਾਵਲੀ ਜਾਂ ਸ਼ੈਲੀ ਦੇ ਵਰਤੋਂ ਕਰਦਾ ਹੈ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ engineering ਦੇ ਕਿੱਤੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ ਨਾਲੋਂ ਜ਼ਰੂਰ ਵੱਖਰੀ ਹੋਵੇਗੀ, ਇੰਞ ਹੀ ਇੱਕ ਲੁਹਾਰ, ਤਰਖਾਣ ਜਾਂ ਰਾਜ ਦੀ ਭਾਸ਼ਾ ਵੱਖੋ ਵੱਖਰੀ ਹੋਵੇਗੀ, ਇਸ ਭਾਸ਼ਾ ਪ੍ਰਾਂਤ ਦੇ ਭਾਸ਼ਾ ਰੂਪ ਦੀ ਵਰਤੋਂ ਕਰਨ ਵਾਲੇ ਸਮਾਜਿਕ ਪਿਛੋੜਕ ਦਾ ਹੀ ਪਤਾ ਲੱਗ ਜਾਂਦਾ ਹੈ, ਮਿਸ਼ਾਲ ਵਜੋਂ ਅਦਾਲਤੀ ਭਾਸ਼ਾ ਦਾ ਅਦਾਲਤੀ ਸਬਦਾਵਲੀ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਵਸਯ ਹੀ ਪੜ੍ਹਿਆ ਲਿਖਿਆ ਹੋਵੇਗਾ, ਅਤੇ ਬੋਲਚਾਲ ਵੀ ਟਕਸ਼ਾਲੀ ਰੂਪ ਦੀ ਵਧੇਰੇ ਵਰਤੋਂ ਕਰੇਗਾ, ਇੰਞ ਹੀ ਇੱਕ ਇੱਕ ਤਰਖਾਣ ਜਾਂ ਮਕਾਨ ਉਸਾਰੀ ਦਾ ਕੰਮ ਕਰਨ ਵਾਲਾ ਰਾਜ ਆਪਣੇ ਹੀ ਕਿੱਤੇ ਨਾਲ ਸੰਬੰਧਿਤ ਦੂਜੇ ਵਿਅਕਤੀ ਨਾਲ ਆਪਣੇ ਕਿੱਤੇ ਬਾਰੇ ਗੱਲਬਾਤ ਕਰਦਾ ਸਮੇਂ ਵਿਸ਼ੇਸ਼ ਭਾਂਤ ਦੀ ਸਬਦਾਵਲੀ ਜੋ ਸੰਬੰਧ ਕਿੱਤੇ ਵਿੱਚ ਹੀ ਵਰਤੀ ਜਾਂਦੀ ਵਰਤੋਂ ਕਰਦਾ ਹੈ ਅਤੇ ਉਸਦੀ ਭਾਸ਼ਾ ਸ਼ੈਲੀ ਵੀ ਆਮ ਭਾਸ਼ਾ ਸ਼ੈਲੀ ਨਾਲੋਂ ਵੱਖਰੀ ਹੁੰਦੀ ਹੈ। ਪੰਜਾਬ ਪੰਜਾਬੀ ਭਾਸ਼ਾ ਦੇ ਬੋਲ ਦਾ spoken ਤੇ ਲਿਖਤੀ written ਅੰਤਰ ਦੀ ਦ੍ਰਿਸ਼ਟੀ

ਹਰ ਬਾਤ ਬੜੇ ਧਿਆਨ ਨਾਲ ਜਾਂਦਾ ਹੈ ਕੋਈ ਵੀ ਗੱਲ ਅੱਧੀ ਨਹੀਂ ਛੱਡ ਜਾਂਦੀ ਛੱਡੀ ਨਹੀਂ ਜਾਂਦੀ ਕਿਉਂਕਿ ਇਹ ਮਾਧਿਅਮ ਬੋਲਚਾਲ ਦੇ ਮਾਧਿਅਮ ਵਾਂਗੂ ਗੱਲ ਇਸ਼ਾਰਿਆਂ ਆਦਿ ਹੀ ਸਹਾਇਤਾ ਨਾਲ ਪੂਰੀ ਕਰਨੇ ਅਮ~ ਅਸਮਰਥ ਹੁੰਦਾ ਹੈ, ਦੂਜੇ ਪਾਸੇ ਬੋਲਚਾਲ ਸਮੇਂ ਵਾਕ, ਸੁਰ ਜਾਂ ਇਸ਼ਾਰੇ ਆਦਿ ਹੀ ਸਹਾਇਤਾ ਨਾਲ ਆਪਣੀ ਗੱਲ ਨੂੰ ਵਧੇਰੇ ਸਪਸ਼ਟ ਅਸ਼ਰਦਾਰ ਅਤੇ ਅਰਥਪੂਰਨ ਬਣਾ ਲੈਂਦਾ ਹੈ ਪਰ ਲਿਖਤੀ ਲਿਖਤ ਵਿੱਚ

ਜਿਉਂ ਜਿਉੁਂ ਬੋਲਚਾਲ ਵਿੱਚ ਕਈ ਗੱਲਾਂ ਵਿੱਚ ਬੋਲਚਾਲ ਦੇ ਨਾਲ ਨਾਲ ਇਸ਼ਾਰਿਆਂ ਦੀ ਵਰਤੋਂ ਨਾਲ ਆਪਣੀ ਗੱਲ ਨੂੰ ਵਧੇਰੇ ਸਪਸ਼ਟ, ਸਪਸ਼ਟ ਤੇ ਪ੍ਰਭਾਵ ਪੂਰਨ ਬਣਾਇਆ ਜਾ ਸਕਦਾ ਹੈ, ਪਰ ਲਿਖਤੀ ਰੂਪ ਵਿੱਚ ਇਹ ਨਹੀਂ ਬੋਲਚਾਲ ਦੇ ਪੱਧਰ ਤੇ ਇੱਕੋ ਹੀ ਵਾਕ ਵਾਕ ਢੰਗਾਂ ਨਾਲ ਉਚਾਰਿਆ ਜਾ ਸਕਦਾ ਹੈ। ਉਚਾਰਿਆ ਜਾ ਜਾਂਦਾ ਹੈ ਪਰ ਲਿਖਤੀ ਰੂਪ ਵਿੱਚ ਇੰਞ ਨਹੀਂ ਹੁੰਦਾ। ਭਾਸ਼ਾ ਦੀ ਹਰ ਵੰਨਗੀ ਦਾ ਰੂਪ ਉੱਪਰ ਦੱਸੇ ਕਾਰਨਾਂ ਕਰਕੇ ਵੱਖਰਾ ਨਜ਼ਰ ਆਉਂਦਾ ਹੈ ਪਰ ਇਹ ਅ~ ਅਸਰ ਇੰਨਾ ਨਹੀਂ ਹੁੰਦੇ ਕਿ ਦੂਜੀ ਚੀਜ਼ ਦਾ ਅਸਰ ਨਹੀਂ ਨਜ਼ਰ ਨਾ ਆਵੇ, ਦੂਜੇ ਸ਼ਬਦਾਂ ਵਿੱਚ ਅਜਿਹੇ ਅਸਰ ਅਸੀਮਿਤ ਨਹੀਂ ਹੁੰਦੇ ਇਹ ਨਹੀਂ ਸੋਚਾ ਚਾਹੀਦਾ ਕਿ ਇਹਨਾਂ ਵੱਖ ਵੱਖ ਦੱਸੇ ਰੂਪਾਂ ਉੱਤੇ ਕਿਸੇ ਹੋਰ ਵੰਨਗੀ ਦਾ ਅਸਰ ਬਿਲਕੁਲ ਨਹੀਂ ਹੋਵੇਗਾ ਸਹੀ ਹਾਲਤ ਵਿੱਚ ਇਹ ਗੱਲ ਕਿਸੇ ਹੱਦ ਤੱਕ ਹੀ ਠੀਕ ਹੁੰਦੀ ਹੈ, ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਲੇਖਕ ਭਾਸ਼ਾ ਵਿੱਚ ਵੰਨਗੀ ਦੀ ਥਾਂ ਦੂਜੀ ਭਾਸ਼ਾ ਵੰਨਗੀ ਦੀ ਚੌਣ

ਕਰਨ ਦੇ ਕਾਰਨ ਤਾਂ ਭਾਵੇਂ ਗਿਣਾਇਆ ਜਾ ਸਕਦਾ ਹੈ ਹੁਣ ਪਰ ਤਾਂ ਵੀ ਉਸ ਵਿੱਚ ਕੁੱਝ ਨਾ ਕੁੱਝ ਅਜਿਹੇ ਅੰਸ਼ ਆ ਜਾਂਦੇ ਹਨ ਜਿੰਨਾਂ ਦੀ ਪੂਰਨ ਵਿਆਖਿਆ ਪਿੱਛੇ ਦੱਸੇ ਆਧਾਰਾਂ ਦੇ ਆਧਾਰ ਤੇ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਹਰ ਭਾਸ਼ਾ ਵੰਨਗੀ ਵਿੱਚ ਵੱਖ ਵੱਖ ਪ੍ਰਾਂਤ ਦੇ ਤੱਤਾਂ ਦੀ ਘਾਟ ਬਾਅਦ ਹੁੰਦੀ ਹੈ, ਹਰ ਸਮਾਜ ਵਿੱਚ ਭਾਸ਼ਾ ਵੰਨਗੀ ਵਿੱਚ ਅਹ ਬਦਲਦੀ ਰਹਿੰਦੀ ਹੈ ਸਿੱਟੇ ਵਜੋਂ ਭਾਸ਼ਾ ਵਿੱਚ ਕੁੱਝ ਨਵੇਂ ਰੂਪਾਂ

ਕਰਨੀ ਆਰੰਭ ਦਿੰਦੇ ਹਨ, ਪਰ ਕੁੱਝ ਪੁਰਾਣਿਆਂ ਦੀ ਵਰਤੋਂ ਕਰਨੀ ਹੀ ਠੀਕ ਸਮਝਦੇ ਹਨ, ਇਹ ਵੀ ਹੋ ਸਕਦਾ ਹੈ ਕਿ ਬਹੁਤ ਲੋਕ ਇਸ ਬਾਰੇ ਸੁਚੇਤ ਹੀ ਨਾ ਹੋਣ ਮਿਸ਼ਾਲ ਵਜੋਂ ਅੱਜ ਕੱਲ੍ਹ ਪੰਜਾਬ ਦੇ ਸ਼ਹਿਰਾਂ ਵਿੱਚ ਵਸਣ ਵਸਣ ਵਾਲੇ ਲੋਕ ਹਿੰਦੀ ਥੱਲੇ ਅਹ ਹਿੰਦਨੁਮਾ ਪੰਜਾਬੀ ਬੋਲਦੇ ਹਨ, ਪਰ ਪੇਂਡੂ ਲੋਕ ਇਸ ਤੋਂ ਮੁਕਤ ਹਨ, ਸ਼ਹਿਰੀ ਪੰਜਾਬੀ ਵਿੱਚ ਣ ਦੀ ਥਾਂ ਨ ਦਾ ਆਮ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਪਾਣੀ ਨੂੰ ਪਾਨੀ ਤੇ ਖਾਣਾ ਨੂੰ ਖਾਨਾ ਉਚਾਰਿਆ ਜਾਂਦਾ ਹੈ। ਦੇ ਸੰਚਾਰ ਦੀ ਇੱਕ ਵਿਸ਼ੇਸ਼ ਪ੍ਰਾਂਤ ਦੀ ਦੇ ਭਾਸ਼ਾ ਰੂਪ ਦੀ ਚੌਣ ਕਰਦਾ ਹੈ, ਮਿਸਾਲ ਵਜੋਂ ਵੱਖ ਵੱਖ ਦੇ ਵੱਖ ਰਾਹੀਂ, ਸਮੇਂ ਦੇ ਵੱਖ ਵੱਖ ਸ਼ੈਲੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪ੍ਰਯੋਗ ਕੀਤਾ ਜਾਂਦਾ ਹੈ, ਜਿੱਥੇ ਕਹਾਣੀ ਦੇ ਬਿਰਤਾਂਤ ਸਮੇਂ ਰੂਪਾਂ ਦੀ, ਸ਼ੈਲੀਆਂ ਆਮ ਵਰਤੋਂ ਕੀਤੀ ਜਾਂਦੀ ਹੈ ਉੱਥੇ ਵਿਗਿਆਨਿਕ ਵਿਸ਼ਿਆਂ ਦੇ ਬਿਰਤਾਂਤ ਲਈ ਵਰਤੀ ਜਾਂਦੀ ਸ਼ੈਲੀ ਵਧੇਰੇ ਕਰਕੇ ਕਰਕੇ ਅਤੇ ਅਤੇ ਕਰਮਚਾਰੀ ਹੁੰਦੀ ਹੈ, ਮਿਸਾਲ ਵਜੋਂ ਇੱਕ ਕਹਾਣੀ ਦੇ ਬਿਰਤਾਂਤ ਉਸਨੂੰ

ਨਾਲ ਸੰਬੰਧਿਤ ਕੋਈ ਗੱਲ ਕਰਦਿਆਂ ਇੰਞ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਪਾਣੀ ਜਿਵੇਂ ਤੇਜ਼ਾਬ ਘੋਲ ਦਿੱਤਾ ਜਾਂਦਾ ਹੈ ਅਜਿਹੇ ਹੋਨਹਾਰ ਲੋਕ ਆਮ ਤੌਰ ਆਮ ਵਰਤੋਂ ਕੀਤਾ ਜਾਂਦਾ ਹੈ, ਅਜਿਹੇ ਵਾਕਾਂ ਵਿੱਚ ਆਮ ਕਰਕੇ ਤੇ ਅਣਹੋਂਦ ਹੁੰਦੀ ਹੈ, ਪੜ੍ਹੇ ਲਿਖੇ ਪੰਜਾਬੀ ਬਹੁਤ ਵਾਰ ਜਦੋਂ ਅੰਗਰੇਜ਼ੀ ਬੋਲਦੇ ਹਨ, ਤਾਂ ਉਹ ਪੰਜਾਬੀ ਵਿਚਾਰਾਂ ਨੂੰ ਉਸ ਉੱਪਰ ਥੋਪ ਦਿੰਦੇ ਹਨ, ਜਦੋਂ ਅਸੀਂ ਅੰਗਰੇਜ਼ੀ ਵਿੱਚ ਇਹ ਕਹਿਣਾ ਹੁੰਦਾ ਹੈ ਕਿ ਮੈਂ ਬੱਚਿਆਂ ਦਾ test ਲਿਆ ਹੈ ਤਾਂ ਅਸੀਂ ਆਮ ਤੌਰ ਤੇ ਤੇ ਕਹਿੰਦੇ ਹਾਂ ਕਿ thank you, have a nice day

ਅੱਛਾ ਜੀ

ਠੀਕ ਹੈ ਜੀ

ਮੋਹ ਦੀ ਗੱਲ ਹੈ electronic ਸੰਚਾਰ ਹੈ ਅਤੇ ਗ੍ਰੈਵ ਦੀ ਗ੍ਰਹਿ ਵਾਰੋ ਖ਼ਬਰ ਨੂੰ ਦੱਸਿਆ ਗਿਆ ਖ਼ਬਰ ਨੂੰ ਕਈ ਵਾਰ hard news ਵੀ ਕਿਹਾ ਜਨਦਾ ਹੈ ਜੋ ਇਸ ਨੂੰ soft ਏਰੀਆ ਤੋਂ ਵੱਖ ਕੀਤਾ ਜਾ ਸਕੇ ਆਮ ਵਿਸ਼ਯ ਵਿਚ ਯੁੱਧ ਓਰ ਰਾਜਨੀਤੀ ਸਿੱਕੇਆਂ ਰਾਜਨੀਤੀ ਅਭਿਜੀਤ ਸਿੱਖਿਆ ਵਾਤਾਵਰਨ ਕਾਰੋਬਾਰ ਫੈਸ਼ਨ ਮਨੋਰੰਜਨ

ਪੁਰਾਣੇ ਜਮਾਨੇ ਤੋਂ ਖ਼ਬਰ ਵਿੱਚੋ ਸਥਿਤੀ ਅਤੇ ਸਮਾਜਿਕ ਵਿਕਾਸ ਜੋ ਅਕਸਰ ਸਰਕਾਰੀ ਸੰਚਾਰ ਅਤੇ ਜਾਸੂਸੀ ਨੈੱਟਵਰਕ ਵਲੋਂ ਚਲਾਏ ਜਾਰੇ ਆਂ facebook ਕਤੀਰੁਕਟ ਉਦਾਰੀਤ ਹੈ ਕਿ ਜਿਸ ਨਾਲ ਖ਼ਬਰ ਫੇਲ ਸਕਦੀ ਆ ਹਨ ਨਾਲ ਹੀ ਇਸ ਦੀ ਸਮੱਗਰੀ ਨੂੰ ਵੀ ਪ੍ਰਭਾਵਿਤ ਕਰਦਿਆਂ ਨੈ ਖ਼ਬਰ ਦੀ ਸੇਹਲੀ ਜਿਸ ਨੂੰ ਅਸੀਂ ਜਾਂਦੇ ਆ ਅਖਬਾਰ ਨਾਲ ਰੇਡੀਓ ਜੁੜਦੀ ਹੁਈ ਹੈ ਅਖਬਾਰ ਨਾਲ ਨੇੜੇ ਹੋਏ ਜੋ ਜੁੜਦੀ ਹੁਈ ਹੈ ਜਿਵੇ ਕਿ ਇਸ ਦੇ ਨਾਮੁ ਤੋਂ ਪਾਵ ਹੈ ਖ਼ਬਰ ਨਾਇ ਜਾਣਕਾਰੀ ਦੀ ਪੇਸ਼ਕਸ਼ ਨੂੰ ਦਰ੍ਸ਼ਨਦੀ ਹੈ ਖ਼ਬਰਆ ਦੀ ਨਵੀਨਤਾ ਇਸ ਨੂੰ ਨਿਸ਼ਚਿਤ ਗੁਣ ਪ੍ਰਦਾਨ ਕਰਦੀ ਹੈ ਜੋ ਇਸ ਨੂੰ ਇਤਿਹਾਸ ਜਾ ਵਿਤਾਮਤਾਕ ਅਨੁਸ਼ਾਸ਼ਨ ਨੂੰ ਵਡੇਰੇ ਤਾਆਨ ਨਾਲ ਵੱਖਰਾ ਕਰਦੀ ਹੈ ਜੀ ਜਦੋ ਕਿ ਇਸ ਕਤਨਾਵਾ ਨੂੰ ਅੰਤਰਿ ਪਰੀਖਿਆਵਾਂ ਦੇ ਕਾਰਵਾਰੁਕ ਤੋਰ ਤੇ ਸਮੀਤ ਪ੍ਰਗਟਾਓ ਵਿੱਚੋ ਦੇਖਦੇ ਹਨ ਖ਼ਬਰਆ ਦੀਆ ਕਹਾਣੀਆਂ ਕਤਨਾਵਾ ਨੂੰ ਵੱਖਰਾ ਕਰਦਿਆਂ ਹਨ ਊਨਾ ਵਿਚਕਾਰ ਸੰਬੰਦਾ ਦੀ ਜਨਸੇਕਤਾ ਨੂੰ ਬਾਰ ਰੱਖਦਿਆਂ ਹਨ ਖ਼ਬਰ ਮੌਜੂਦਾ ਆ ਸਟਕਾਲੀ ਵਿਚ ਸਰਕਾਰ ਦਾ ਵਰਨਣ ਕਰਦਿਆਂ ਹਨ ਵਰਕ ਕਹਾਣੀ ਦੇ ਸਬਤੋ ਮਹੱਤਵਪੂਰਨ ਪਹਿਲੂ ਅਤੀਤ ਵਿਚ ਲੰਬੇ ਸਮੇਂ ਵਿਚ ਵਾਪਰੇ ਹੋਣ ਜਾ ਪਾਰਿਖ ਵਿਚ ਹੋਣ ਦੀ ਨੀਵ ਕੀਤੀ ਜੰਤੀ ਹੈ ਖ਼ਬਰ ਨੂੰ ਬਣਾਉਣ ਲਈ ਇਕ ਚਲ ਰਹੀ ਛਾਗੇਯਾ ਵਿਚ ਕੁਛ ਪਲ ਹੋਣਾ ਚਾਹੀਦਾ ਹੈ ਸਮਾਯ ਜੀ ਇਸ ਕੱਟਣਾ ਨੂੰ ਵਰਤਮਾਨ ਸਮੇਂ ਤਕ ਐਂਟਰ ਕਰਦੀ ਹੈ ਸੰਬੰਧਿਤ ਤੋਰ ਤੇ ਖ਼ਬਰਆ ਦੇ ਅਸਲੀਅਤ ਦੇ ਪੈਲਾਂ ਨੂੰ ਸੰਬੋਧਿਤ ਕਰਦਿਆਂ ਹਨ ਜੋ ਅਸਾਧਾਰਨ ਪਟਕੰਨ ਵਾਲੇ ਜਾ ਆਮ ਤੋਰ ਤੇ ਬਾਹਰ ਜਾਪਦੇ ਹਨ ਇਸ ਲਈ ਮਸ਼ਹੂਰ ਵਾਕ ਹੈ ਜੀ ਕੁਟਨੇ ਨਾ ਕੱਟਣਾ ਆ ਖ਼ਬਰ ਨਹੀਂ ਹੈ ਜੀ ਪਰ ਮਨੁੱਖ ਕੁਤੇ ਨੂੰ ਕੱਟਦਾ ਹੈ ਇਹ ਖ਼ਬਰ ਹੈ ਖ਼ਬਰਆ ਦੀ ਜੇਰੀ ਖੋਜ ਦਾ ਚਿੱਠਾ ਹੈ ਕਿ ਜਿਵੇ ਕਿ ਨਵੀ ਟੈਚਨਿਕ ਨਾਵੈ ਮੀਡਿਆ ਨੂੰ ਖ਼ਬਰ ਨਾਲ ਤੇਜ਼ੀ ਨਾਲ ਪ੍ਰਭਾਸ਼ਿਤ ਕਰਦੀ ਹੈ ਪ੍ਰਸ਼ਾਸਿਤ ਕਰਆ ਕਰਨ ਲਯੀ ਬੁਲੰਦੀ ਹੈ ਜੀ

ਜਿਸ ਵਿਚ ਇਸ ਦਾ ਵੱਡਾ ਪ੍ਰਭਾਵ ਹੁੰਦਾ ਹੈ ਜੀ ਚਾਗਰੇਆ ਦਾ ਸਾਰਾ ਵਰਨਣ ਹੁੰਦਾ ਹੈ ਜਾਣੇ ਪਛਾਣੇ ਲੋਕ ਸ਼ਾਮਿਲ ਹੁੰਦੇ ਹਨ ਨਿਯਮ ਤੋਂ ਪਾਠਕ ਜਾਂਦੇ ਹਨ ਯੁੱਧ ਇਕ ਸੈਮ ਖ਼ਬਰ ਦਾ ਹਿਸਾ ਹੈ ਕੁਛ ਹੱਦ ਤੱਕ ਕਿਉਕਿ ਇਸ ਵਿਚ ਅਣਜਾਣ ਹਵਾਵਾਂ ਸ਼ਾਮਿਲ ਹੁੰਦੀਆਂ ਹਨ ਨਿਜੀ ਖ਼ਰਤਾ ਤੋਂ ਪੈਦਾ ਕਰ ਸਕਦੀਆਂ ਹਨ ਫੇਰ ਵੀ ਲੋਕ ਖ਼ਬਰਆ ਸਬੂਤ ਤੇ ਸੁਝਾਉ ਦਿੰਦੇ ਹਨ ਤਾਕਿ ਦੁਨੀਆ ਪਾਰ ਦੀਆ ਸਾਬਿਆਚਾਰਾ ਤੋਂ ਨਵੀ ਜਾਣਕਾਰੀ ਲੈਂਦੇ ਇਸ ਬਾਰੇ ਜੋ ਕਹਾਣੀਆਂ ਹੈ ਓ ਸਾਂਝੀ ਕਰਨ ਲਈ ਲੋਕ ਲਈ ਇਕ ਜਗਾਹ ਲੰਬੀ ਹੈ ਖ਼ਬਰਾਂ ਦੇ ਰਾਈਟ ਤੋਂ ਜੋ ਲੋਕ ਮੰਗਲੀ ਰਾਇ ਪੋਲੀਨਾਸ਼ਨ ਅਤੇ ਅਮਰੀਕੀ ਦੱਖਣ ਵਿਚ ਮਾਨਵ ਵਿਗਿਆਨੀ ਨੇ ਸਵਾਲ ਪੁੱਛਣ ਦੀ ਪ੍ਰਥਾ ਤੋਂ ਦਰਜ ਕੀਤਾ ਹੈ ਕਾਫੀ ਮਹੱਤਵਪੂਰਨ ਖ਼ਬਰ ਤੇਜ਼ੀ ਨਾਲ ਦੁਹਰਾਈਆਂ ਜਾਣਗੀਆਂ ਅਤੇ ਇਕ ਵੱਡੇ ਪੋਲੀਟਿਕ ਸੈਕਟਰ ਵਿਚ ਮੂਲ ਦੀ ਗੱਲ ਫੇਲ ਸਕਦੀ ਪਾਵੇ ਕਿ ਯੂਰੋਪ ਵਿਚ ਪ੍ਰਿੰਟਿੰਗ ਪ੍ਰਥਾਇ ਹੈ ਉਸਦੀ ਵਰਤੋਂ ਕੀਤੀ ਗਯੀ ਸੀ ਆਮ ਲੋਕ ਲਈ ਜੇਰੀ ਖ਼ਬਰ ਯਾਤੀਰਾਂ ਸ਼ਹਿਰ ਲਈ ਕਾਇਰ ਦੁਆਰਾ ਆਦਿ ਯਾਤਰਾ ਕਰਦਿਆਂ ਹਨ ਵਾਲਿਆਂ ਥਾਵਾਂ ਜਿਵੇ ਕਿ ਯੂਨਾਨੀ farm ਅਤੇ ਰੋਹਨ ਇਸਨਾਨ ਸ਼੍ਰੀ ਪ੍ਰਚਾਰਿਤ ਕੀਤਾ ਜਾਂਦਾ ਹੈ ਇੰਗਲੈਂਡ ਤੋਂ ਸ਼ੁਰੂ ਕਰਦੇ ਹੋਏ ਵਯਾਪਕ ਤੋਰ ਤੇ ਉਪਲਬਦ ਹੋਣ ਤੋਂ ਬਾਅਦ ਉਸ ਖ਼ਬਰ ਲਈ ਮਹੱਤਵਪੂਰਨ ਹੈ ਸੈਕਟਰ ਵਲੋਂ ਕਾਮ ਕੀਤਾ ਕਾਪੀ ਹੋਸ਼ ਦਾ ਇਤਿਹਾਸ ਜੇਰਾ ਹੈ ਓ ਅਰਬ ਦੇਸ ਤੋਂ ਲਾਬੇਯਾ ਗਿਆ ਹੈ ਜੋ ਕਿ ਸੋਲਵੀਂ

ਲੋਕ ਨੂੰ ਤੀਰਥ ਯਾਤਰਾ ਦੇਣਾ ਜਾਨ ਵਾਲੇ ਯਾਤਰੀ ਉਰਵੀਸੀ ਤੋਰ ਤੇ ਰਸਤੇ ਦੇ ਨਾਲ ਨਾਲ ਸੜਕ ਦੇ ਕਿਨਾਰੇ ਥੇਰ ਦੇ ਹਨ ਦੁਨੀਆਂ ਦੀਆ ਖ਼ਬਰ ਪ੍ਰਾਪਤ ਕਰਨ ਲਈ ਕੇਂਦਰ ਵਲੋਂ ਕਾਮ ਕਰਦਾ ਹੈ ਬ੍ਰਿਟੇਨ ਦੇ ਅਖੀਰ ਵਿਚ ਵੱਡੀਆਂ ਕਤਨਾਵਾ ਤੇ ਰਿਪੋਰਟਾਂ ਜਿਵੇ ਤੇਰਾਸੋ ਅਸੀਂ ਦਾ house of fame ਹੋਰ ਕਾਮ ਵਿਚ ਵਾਰਨ ਕੀਤਾ ਗਿਆ ਹੈ ਇਹ ਜੇਰੀ ਸਰਕਾਰੀ ਘੋਸ਼ਣਾਵਾਂ ਹਨ ਊਨਾ ਵਿਚ ਏਨਾ ਦਾ ਮਹੱਤਵਪੂਰਨ ਯੋਗਦਾਨ ਰਿਹਾ ਸਤਾਰਵੀਂ ਸਾਡੀ ਦੇ ਸ਼ੁਰੂ ਵਿਚ ਅਖਬਾਰਾਂ ਦੇ ਟਾਈਮ ਤੋਂ ਪਹਿਲਾ ਅਧਿਕਾਰੀ ਸਰਕਾਰੀ ਬੁਲਿਟਨ ਅਤੇ ਕਈ ਵਾਰ ਕੁਛ ਕੇਂਦਰ ਨੂੰ ਸਾਮਰਾਜ ਵਿਚ ਕੀਆ ਜਾਂਦਾ ਸੀ ਲਿਖਤੀ ਦਾਸਤਾਂ ਵੇਦ ਤੇ ਕੁਰਿਆਰ ਸੇਵਾ ਦੀ ਪਹਿਲੇ ਦਸ੍ਤਾਵੇਦੀ ਵਸਤੋ ਮਿਸ਼ਨ ਵਿਚ ਹੈ ਜਿਥੇ ਰਾਜ ਦੇ ਖੇਤਰ ਚੋਵੀਸੋ ਵਿਚ ਆਪਣੇ ਫਰਮਾਨਾ ਦੇ ਪ੍ਰਸਾਰ ਵਿਚ ਉਣਿਆ ਦੀ ਵਰਦੋ ਕਰਦੇ ਹਨ ਉਣੀਓਂ ਸੀਸਨ ਨੇ ਉਦੇ ਵਿਚ ਆਪਣਾ ਬਹਾਦੁਰੀ ਦਾ ਪ੍ਰਚਾਰ ਕੀਤਾ ਅਤੇ ਰੋਂ ਤਾ ਤਾਣਾ ਸ਼ਾਨਆ ਬਣਨ ਤੋਂ ਬਾਅਦ ਸਰਕਾਰੀ ਘੋਸ਼ਣਾਵਾਂ ਨੂੰ ਪ੍ਰਕਾਸ਼ਿਤ ਕਰਦਿੱਤਾ ਵਿਸ਼ੇਸ ਤੋਂ ਤੇ ਪ੍ਰਮਾਣਿਤ ਸੰਦੇਸ਼ ਵਾਸਾ ਨੂੰ ਅਪਨਾਨੀ ਸਾਬਿਆਚਾਰ ਵਿਚ ਭਾਰਤ ਵਿਚ ਆਪਸੀ ਲੋਕ ਵਿਚ ਅਤੇ ਅਮਰੀਕੀ ਵਾਦ ਪਛਿਮਿ ਦੇ ਪੋਖਤ ਸਮੇਂ ਵਲੋਂ ਸਾਬਿਆਚਾਰਾ ਤੇ ਉਣ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਹੈ ਤੇਰਵੀ ਸਦੀ ਦੇ ਵਿਚ ਬੰਡਿਟੋਰੀ ਵਲੋਂ ਜਾਣੇ ਜਾਂਦੇ ਬਾਕਾਇਦਾ ਬਾਜ਼ਾਰ ਵਿਚ ਆਉਂਦੇ ਸਨ ਰਾਜਨਿਤੀ ਖ਼ਬਰ ਦਾ ਐਲਾਨ ਕਰਨ ਲਯੀ ਜਨਤਕ ਮੀਟਿੰਗ ਕਰਦੇ ਹਨ ਅਤੇ ਲੋਕ ਨੂੰ ਹਥਿਆਰ ਨੂੰ ਬਣਾਓਨ ਲਈ ਅੰਡੇ ਹਨ ਸਨ ਤੇਰਾਸੋ ਸਤ ਤੇਰਾਸੋ ਬਾਈ ਤੋਂ ਤੇਰਾਸੋ ਪਚਿ ਵਿਚ ਆਚਰਣ ਅਤੇ ਤੰਖਾ ਨੂੰ ਨੇਟਿਟ ਕਰਨ ਲਈ ਪਾਸਿਡ ਕੀਤੇ ਗਏ ਸਨ ਤੇਰਾਸੋ ਕਾਨੂੰਨ ਵਿਚ ਇਹ ਨਿਰਧਾਰਤ ਕੀਤਾ ਗਿਆ ਸੀ ਇਕ ਦੋਕਤਾਰੇ ਨੂੰ ਇਕ ਘੋਸ਼ਣਾ ਯਾਨੀ ਜਾਲੀ ਨੂੰ ਕੀਨੀ ਬਾਰ ਦੱਬਣਾ ਸੀ ਅਤੇ ਸ਼ਹਿਰ ਵਿਚ ਊਨਾ ਨੂੰ ਕਿਥੇ ਰੱਖਣਾ ਸੀ ਵੱਖ ਵੱਖ ਥਾਵਾਂ ਕਈ ਵਾਰ ਵਾਦ ਵੋਟ ਪਾਉਣ ਦੇ ਨਾਲ ਆਉਂਦੀਆਂ ਸਨ ਲੈਣ ਵੀ ਸ਼ਹਿਰ ਦੇ ਦਰਵਾਜੇ ਪਰੇ ਜਾਣੇ ਸਨ ਇਕ ਘੋਸ਼ਣਾਵਾਂ ਹਰ ਇਕ ਹਰ ਇਕ ਨਯਾਰੀ ਪਰ ਕਰਦੇ ਸਨ

ਇਹ ਵੱਡੀਆਂ ਘੋਸ਼ਣਾਵਾਂ ਤੋਂ ਇਲਾਵਾ ਛੋਟੇ ਅਪ੍ਰਦਾ ਜਾਣਕਾਰ ਦੀ ਵੈਂਟੀਆ ਅਤੇ ਗੰਮ ਹੋਏ ਗੁਲਾਵ ਬਾਰੇ ਕੀੜਾ ਵਿਰੋਂਦੀ ਸੀ ਉਤਮ ਸਮਰਾਂ ਦੇ ਅਦੀਨ ਮਜੀਦ ਵਿਚ ਪਵਿੱਤਰ ਅਤੇ ਥਰਮ ਵਿਪਕਸ਼ ਦੁਆਰਾ ਨਿਰਮਿਤ ਤੋਰ ਦੇ ਅਧਿਕਾਰਾਂ ਵੰਡੇ ਜਾਂਦੇ ਸਨ ਰਾਜਮਾਰ ਅਤੇ ਹੋਰ ਚੰਗੀ ਯਾਤਰਾ ਅਤੇ ਅਧਿਕਾਰੀ ਘੋਸ਼ਣਾਵਾਂ ਨੂੰ ਪੈੜਾਂ ਲਯੀ ਪੇਜੇ ਗਏ ਸਨ ਤੇ ਹੁਕਮ ਅਤੇ ਜੁਰਮਾਨੇ ਜਾਰੀ ਕੀਤੀ ਗਏ ਸੀ ਸ਼ੁਰੁਆਤੀ ਜੇਦਾ ਖ਼ਬਰ network ਸੀ ਉਸਦੇ ਬਾਰੇ ਦੱਸਿਆ ਖ਼ਬਰ ਦੇ ਸੰਚਾਰ ਨੂੰ ਹਮੇਸ਼ਾ ਨੈੱਟਵਰਕ ਦੇ ਨਾਲ ਜੋੜਿਆ ਗਿਆ ਹੈ ਤਾਕਿ ਇਨਾ ਖ਼ਬਰ ਨੂੰ ਫੈਲਾਅ ਜਾ ਸਕੇ ਤਾਰਮਿਕ ਅਤੇ ਵਯਾਪ੍ਰਕ ਸੀਤਾ ਤੇ ਇਤਿਹਾਸਿਕ ਤੋਰ ਤੇ ਨਿਯੰਤਰਿਤ ਵਿਸਤਾਰ ਅਤੇ ਨਿਗਰਾਨੀ ਕੀਤੀ ਸੀ ਇਕ ਦੌਰਾਨ ਖ਼ਬਰ ਫੇਲ ਸਕਦੀਆਂ ਹਨ ਰਾਜਨੀਤੀ ਸ਼ਕਤੀ ਦੇ ਰੇਖ ਰੱਖਣ ਨਾਲ ਜੁੜਦੀਆਂ ਹੋਇਆਂ ਹਨ ਸੰਰਾਜਿਕ ਸੰਚਾਰ ਚੈਨਲ ਵਿੱਚੋ ਜਿਸ ਨੂੰ ਰਿਮੇ road ਕਿਹਾ ਜਾਂਦਾ ਹੈ ਇਹ student ਸਮਰੋ ਸਮਾਜ ਵਲੋਂ ਕੀਤਾ ਅਤੇ ਇਸਦੀ ਸਕਦੀ ਦੇਖ ਮੁਖ ਲੋਗ ਰੋਹਨ ਸਾਮਰਾਜ ਨੈ ਕਿਸ ਤਰਾਹ ਸੜਕਆ ਲਈ ਵਿਸ਼ਾਲ network ਨੂੰ ਕਾਇਮ ਰੱਖਿਆ ਇਸ ਨੂੰ process publics ਕਿਹਾ ਜਾਂਦਾ ਹੈ ਤੇ ਲੰਬੀ ਦੂਰੇ ਦੇ ਸਿਗਨਲ ਦੀਆ ਜਿਸਨੂੰ optical telegraphy ਵਲੋਂ ਜਾਣਿਆ ਜਾਂਦਾ ਹੈ ਇਸ ਦੀ ਵਰਤੋਂ ਕਿਵੇਂ ਕਿਸਮ ਦੀ ਜਾਣਕਾਰੀ ਬਚਾਉਣ ਲਈ ਪੂਰੇ ਇਤਿਹਾਸ ਵਿਚ ਕੀਤੀ ਜਾਂਦੀ ਹੈ telescope ਦੀ ਵਰਤੋਂ ਕਰਦੇ ਹੋਏ optical telegraph ਦਾ ਰੂਪ ਸਤਾਰਸੋ ਨੱਬੇ ਤੋਂ ਅਠਾਰਾਸੋ ਪੰਜਾਂ ਜਪਾਨ ਬ੍ਰਿਟੇਨ ਫਰਾਂਸ ਅਤੇ ਜ੍ਰਮਨੀ ਵਿਚ ਵਰਤੋਂ ਜਾਂਦਾ ਕੀਤੀ ਦੁਨੀਆਂ ਦੀ ਪਹਿਲੀ ਲਿਖਤੀ ਖ਼ਬਰ ਅੱਠਵੀ ਸਦੀ ਚੀਨ ਹੋਇ ਜਿਥੇ ਇਸਾਰਿਆਂ ਦੁਆਵਰਾ ਕਤਾਰ ਕੀਤੀਆਂ ਅਖੀਰ ਕਰ ਬਸੰਤ ਅਤੇ ਪਤਝੜ ਲਯੀ ਇਤਿਹਾਸ ਵਲੋਂ ਸੰਕਲਿਤ ਕੀਤੀਆਂ ਗਯੀਆ ਸਨ

ਹਾਲ ਕਿ ਓ ਖ਼ਬਰਆ ਦੇ ਵਿਚਕਾਰ ਵੇਖਣ ਨੂੰ ਖਿੱਚਦੇ ਸਨ ਆਮ ਰਾਜਵੰਸ਼ ਨੈ ਪ੍ਰਤੀ ਪਾਵ ਵਿਚ ਸਬ ਤੋਂ ਪ੍ਰਭਾਵ ਸ਼ੈਲੀ ਸਮਾਜਯਾ ਨਿਗਰਾਨੀ ਅਤੇ ਸੰਚਾਲ ਕਰਨ ਵਰਤ ਵਿੱਚੋ ਇਕ ਹੈ ਸ਼ੇਰ ਦਿੱਤੋ ਜਾਂਦਾ ਹੈ ਤੇ ਓਹਨਾ ਨੂੰ ਦੂਜਿਆਂ ਤੇ ਤੀਜੀਆਂ ਸਾਡੀ ਵਿਚ ਅਧਿਕਾਰਿਤ ਆ ਸਰਕਾਰੀ ਨੀਯਤ ਵਿਚ ਚੀਜ਼ ਸੀਤਾ ਨੂੰ ਚੇਰਾ ਦਿੱਤੋ ਜਾਂਦਾ ਪ੍ਰਚਾਰਿਤ ਕੀਤਾ ਜਾਂਦਾ ਹੈ ਜਪਾਨ ਦੇ ਇਤਿਹਾਸ ਵਿਚ ਸੰਚਾਰ ਤੇ ਨੈੱਟਵਰਕ ਹਨ ਉਸ ਤੋਂ ਬਾਅਦ ਯੂਰੋਪ ਵਿਚ ਵਾਦ ਯੁਗ ਦੇ ਦੌਰਾਨ ਲੰਬੀ ਦੂਰੇ ਦੇ ਪ੍ਰਚਲਿਤ ਕਰਨ ਲਯੀ ਦੋੜਾਕ ਤੇ ਨਿਰਮਤ ਕਰਨ ਹੁੰਦਾ ਹੈ ਸੱਥ ਕਿਲੋਮੀਟਰ ਪ੍ਰਤੀਦਿਨ ਕਰਦੇ ਹਨ

ਇਸ ਆ ਪਟਕਾ ਲਈ ਬੁਨਿਆਦੀ ਤੋਰ ਤੇ ਨਾਵੈ ਤੇ ਪ੍ਰਚਿਤ ਕਰਨ ਵਾਲਾ ਨਾਵੈ ਬਨਾਯਾ ਹੈ ਨਾਵੈ ਸੰਯੁਕਤ ਰਾਜ੍ਯ ਨੈ ਏਂ ਸਬ ਯੁਗ ਦੇ ਨਾਲ ਇਕ ਖ਼ਬਰ ਦੀ ਚਾਲ ਵੇਖੀ ਇਕ ਨਵੀ ਸਰਕਾਰ ਦੀ ਸਥਾਪਨਾ ਨੂੰ ਲੇਹ ਕੇ ਉਤਾਸੀ ਦੁਆਰਾ ਸਾਵੇ ਕੀਤਾ ਗਿਆ

ਇਸ ਤਰਾਹ ਕਾਪੀਆਂ ਆ ਯਾਦਾਂ ਪ੍ਰਦਾਨ ਕਰਨ ਲਯੀ ਇਸ ਚੀਜ਼ ਨੈੱਟਵਰਕ ਨੂੰ ਸੁਬਸਟੀ ਦਿਤੀ